ਬਹੁਤ ਹੀ ਪੁਰਾਣਾ ਹੈ ਪਰ ਇਸਨੇ ਲੋਕ ਮਨਾਂ ਉੱਤੇ ਬਹੁਤ ਗਲਤ ਪ੍ਰਭਾਵ ਪਾਇਆ ਪਿਆ ਹੈ ਅੱਜ ਮਨੁੱਖ ਨੂੰ ਇਸ ਕੁਦਰਤੀ ਰਚਨਾ ਤੋਂ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 ਇਨ੍ਹਾਂ ਨੇ ਨਾਲ ਹੀ ਭਿੰਨ ਭਿੰਨ ਪ੍ਰਕਾਰ ਦੇ ਕੱਪੜਿਆਂ ਅਤੇ ਜੁੱਤਿਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਪੂਰੀ ਤਰ੍ਹਾਂ ਸਮਾਗਮ ਹਨ ਇਨ੍ਹਾਂ ਵੱਲੋਂ ਥਾਂ ਥਾਂ fashion show ਕਰਕੇ ਵਿਸ਼ਵ ਸੁੰਦਰਾਂ ਅਤੇ ਸੰਸਾਰ ਸੁੰਦਰਾਂ ਦੀ ਚੋਣ ਕਰਕੇ ਇਨ੍ਹਾਂ ਰਾਹੀਂ ਚਿਹਰੇ ਵੱਲੇ ਅਤੇ ਸਰੀਰ ਵੱਲ ਹੋਰ ਵੀ ਹਾਸਿਆਂ ਦਾ ਸ਼ਿੰਗਾਰ ਕਰਨ ਵਾਲੀ ਭਿੰਨ ਭਿੰਨ ਪ੍ਰਕਾਰ ਦਾ ਸਾਮਾਨ ਵੇਚ ਕੇ ਅਰਬਾਂ ਰੁਪਇਆਂ ਦਾ ਵਪਾਰ ਕੀਤਾ ਹੈ ਆਪਣੇ ਆਪ ਨੂੰ ਸੁੰਦਰਤਾ ਵਿੱਚ ਸਾਂਭ ਤੋਂ ਅਗਲੀ ਕਤਾਰ ਵਿੱਚ ਖੜ੍ਹੇ ਦਿੱਸਣ ਦੀ ਰਚਨਾ ਕਰਨ ਨੌਜਵਾਨ ਮੁੰਡੇ ਕੁੜੀਆਂ ਇਨ੍ਹਾਂ ਕੰਪਨੀਆਂ ਦੇ ਜਾਲ ਵਿੱਚ ਫਸੇ ਹੋਏ ਹਨ fashion ਸ਼ੋਆ ਅਤੇ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਉਨ੍ਹਾਂ ਦੇ ਰੰਗ ਵਿੱਚ

ਕੀਤੇ ਗਏ ਪ੍ਰੋਗਰਾਮ ਉਨ੍ਹਾਂ ਤੇ ਕੀ ਅਸਰ ਪਾਉਣਗੇ ਇੱਕ channel ਹੀ ਅਜਿਹਾ ਜੋ ਰਾਤ ਦਿਨ fashion show ਪੇਸ਼ ਕਰਦਾ ਹੈ film star ਅਤੇ ਅੱਜ ਸਾਰੇ ਸੰਸਾਰ ਵਿੱਚ fashion ਤੇਜ਼ੀ ਨਾਲ ਵਧ ਰਿਹਾ ਹੈ ਹਰ ਰੋਜ਼ ਨਵੇਂ ਬੁਟੀਕ ਉਤਪਾਦ ਕੱਪੜੇ ਅਤੇ ਜੁੱਤੀਆਂ market ਵਿੱਚ ਆਉਂਦੀਆਂ ਹਨ ਅਤੇ ਨਾਲ ਹੀ ਉਨ੍ਹਾਂ ਦੇ ਸੰਬੰਧੀ ਬਲਾਊਸ jewelry ਅਤੇ ਹੋਰ ਵੀ ਸਾਮਾਨ beauty ਉਸਤਾਦਿਕ ਕੱਪੜਿਆਂ ਦੇ ਨਾਲ ਮਿਲਿਆ ਜਾਂਦਾ ਹੈ। ਥਾਂ ਥਾਂ beauty parlor ਖੁੱਲ ਗਏ ਹਨ ਜਿੱਥੇ ਆਪਣੇ ਆਪ ਨੂੰ ਸ਼ਿੰਗਾਰ ਕੇ ਜਵਾਨ ਨੌਜਵਾਨ ਮੁੰਡੇ ਕੁੜੀਆਂ ਦਾ ਧੰਦਾ ਲਗ ਰਹਿੰਦਾ ਹੈ। ਅੱਜ ਕੱਲ੍ਹ ਕੋਈ ਹੀ ਦੁਲਹਨ ਅਜਿਹੀ ਹੋਵੇਗੀ ਜਿਹੜੇ ਮੁੰਡੇ ਵਾਲਿਆਂ ਦੇ ਸਾਹਮਣੇ ਆਉਣ ਜਾਂ ਲਾਵਾਂ ਲੈਣ ਤੋਂ ਪਹਿਲਾਂ ਰੱਜਵਾ ਸ਼ਿੰਗਾਰ ਨਾ ਕਰਦੀ ਹੋਵੇ ਤੇ ਨਵੇਂ ਨਵੇਂ designer ਤੇ ਮਹਿੰਗੇ ਲਹਿੰਗੇ ਨਾ ਪਾਉਂਦੀ ਹੋਵੇ ਤੇ ਹੋਰ ਕੱਪੜਿਆਂ ਦੇ ਪਾਉਣ ਨਾਲ ਉਸਦੀ ਇਹ ਵੀ Fashion ਦੀ ਸੂਚਨਾ ਦੂਰ ਹੋ ਜਾਂਦੀ ਹੈ ਇਸੇ ਤਰ੍ਹਾਂ ਹੱਥਾਂ ਪੈਰਾਂ ਤੇ ਲੱਤਾਂ ਦਾ ਸ਼ਿੰਗਾਰ ਵੀ ਭਿੰਨ ਭਿੰਨ ਡਿਜ਼ਾਇਨਾਂ ਦੀ ਮਹਿੰਦੀ ਵੀ ਲਵਾਉਣ ਨਾਲ ਜੇਵਰ ਪਾਉਣ ਨਾਲ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

ਦਾ ਯਤਨ ਹੁੰਦਾ ਹੈ ਕਈ ਵਾਰ ਉਹਨਾਂ ਦੇ ਕੱਪੜੇ ਇੰਨੇ ਤੰਗ ਹੁੰਦੇ ਹਨ ਕਿ ਕੁੜੀਆਂ ਦੇ ਪੈਰੀ ਅਜਿਹੇ ਸੈਂਡਲ ਪਾਏ ਹੁੰਦੇ ਹਨ ਜਿਹਨਾਂ ਨਾਲ ਤੁਰਨਾ ਝੁਕਣਾ ਵੀ ਔਖਾ ਹੋ ਜਾਂਦਾ ਹੈ fashion ਲਈ ਕਈ ਪ੍ਰਕਾਰ ਦੇ ਜੇਵਰ ਕੱਪੜਿਆਂ ਅਤੇ ਜੁੱਤਿਆਂ ਦੀ ਵੀ ਨਵੀਂ ਤੋਂ ਨਵੀਂ ਕਾਢ ਕੱਢਣ ਲਈ ਸੰਸਾਰ ਭਰ ਦੀਆਂ ਕੰਪਨੀਆਂ ਦਿਨ ਰਾਤ ਜੁੱਟੀਆ ਰਹਿੰਦੀਆਂ ਹਨ ਅਤੇ ਨਵੇਂ ਰੇਡੀਓ television ਫ਼ਿਲਮਾਂ ਅਖਬਾਰਾਂ ਤੇ ਕੰਪਿਊਟਰਾਂ ਦੇ ਦੌਰਾਨ ਉਪਲੱਭਧ ਕਰਵਾਈ ਜਾਂਦਾ ਹੈ entertainment ਸੱਜੀ ਫੱਬੀਆਂ ਮਾਡਲਾਂ ਅਤ ਵਿਸ਼ਵ ਸੁੰਦਰਾ ਰਾਹੀਂ ਇਹਨਾਂ ਦੇ ਗੁਣ ਕਿਸਮਤਾਂ ਤੇ ਵਿਸ਼ਵ ਯੁੱਗ ਦੱਸ ਕੇ ਭਿੰਨ ਭਿੰਨ ਪ੍ਰਕਾਰ ਚ ਖਰਚਿਆ ਜਾਂਦਾ ਹੈ

ਵਿੱਚ ਅਨੁਸਾਰ ਹੀ ਕਰਨੀ ਚਾਹੀਦੀ ਹੈ ਸਾਨੂੰ ਆਪਣੀ ਬਾਹਰੀ ਦੇਖ ਕੇ ਥਾਂ ਪਛਾੜਣਾ ਚਾਹੀਦਾ ਹੈ ਸਾਡੇ ਆਪਣੇ ਅੰਦਰ ਦੇ ਗੁਣਾਂ ਨੂੰ ਚੰਗਿਆਈਆਂ ਨੂੰ

ਅਤੇ ਜਿੱਤ ਹਾਰ ਕੇ ਪਾਉ ਇਸਦਾ ਮਤਲਬ ਹੈ ਕਿ ਪਾਣੀ ਤੋਂ ਬਿਨਾਂ ਧਰਤੀ ਉੱਤੇ ਕੋਈ ਜੀਵ ਨਹੀਂ ਜਿਉਂ ਸਕਦਾ ਤੇ ਨਾ ਹੀ ਕੋਈ ਰੁੱਖ ਬੂਟਾ ਪਾਣੀ ਧਰਤੀ ਉੱਤਲੇ ਜੀਵਨ ਦਾ ਮਨੁੱਖ ਦਾਰ ਹੈ ਵਿਗਿਆਨਾਂ ਦਾ ਕਹਿਣਾ ਹੈ ਕਿ ਧਰਤੀ ਉੱਤੇ ਸਭ ਤੋਂ ਪਹਿਲਾਂ ਜੀਵਨ

ਇਸ ਪ੍ਰਕਾਰ ਧਰਤੀ ਤੇ ਜੀਵਾਂ ਦੇ ਦੇ ਉਤਪਾਦ ਹੋ ਜਾਂਦਾ ਹੈ, ਆਧਾਰ ਹੀ ਪਾਣੀ ਹੈ ਬਹੁਤ ਜੀਵਾਂ ਦਾ ਆਧਾਰ ਪਾਣੀ ਨਾਲ ਜੁੜਿਆ ਹੋਇਆ ਹੈ, ਜੋ ਕਿ ਫੁੱਲਣ ਤੇ ਉੱਗਣ ਦੇ ਕੰਮ ਵੀ ਆਉਂਦਾ ਹੈ ਪਾਣੀ ਤੋਂ ਬਿਨਾਂ ਧਰਤੀ ਉੱਤੇ ਕਿਸੇ ਪ੍ਰਕਾਰ ਦੀ ਜ਼ਿੰਦਗੀ ਦਾ ਸੰਭਾਵਨਾ ਨਹੀਂ ਹੈ। ਪਾਣੀ ਇੱਕ ਅਜਿਹੀ ਲੋੜ ਹੈ, ਅੱਜ ਕੱਲ੍ਹ ਦੇ ਨੌਜਵਾਨਾਂ ਪੀੜੀਆਂ ਤੇ ਹਰ ਉਸ ਸ਼ਕਸ ਲਈ ਇਸ ਸੰਸਾਰ ਨੂੰ ਕਾਇਮ ਰੱਖਣ ਦੇ ਲਈ ਮਨੁੱਖੀ ਜੀਵਨ ਦਾ ਮਨੁੱਖ ਆਧਾਰ

ਸਰਲ ਰੂਪ ਵਿੱਚ ਕਿਸੇ ਬੱਦਲਾਂ ਦੇ ਰੂਪ ਵਿੱਚ ਕਿਸੇ ਬਰਫ਼ਾਂ ਦੇ ਰੂਪ ਵਿੱਚ ਸਾਰੀ ਧਰਤੀ ਉੱਤੇ ਵਿਚਕਾਰ ਉਸਨੇ

ਮਨੁੱਖ ਦੇ ਸਰੀਰ ਦੇ ਭਾਰ ਦਾ ਲਗਭਗ ਸੱਤਰ ਪ੍ਰਤੀਸ਼ਤ ਹਿੱਸਾ ਪਾਣੀ ਹੁੰਦਾ ਹੈ ਸਾਡੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਿਲ ਕਰਨ ਵਾਲਾ ਚਾਵਲ, ਮੱਕੀ, ਦਾਲਾਂ, ਸਬਜੀਆਂ ਤੇ ਮਿੱਠਾ ਪੌਦਿਆਂ ਤੋਂ ਪਰਾਪਤ ਹੁੰਦੇ ਹਨ ਜਿਹੜੇ ਕਿ ਮਿੱਟੀ ਵਿੱਚੋਂ ਹਜਾਰਾਂ ਲੀਟਰ ਪਾਣੀ ਵਰਤ ਕੇ ਪਲੇ ਹੁੰਦੇ ਹਨ

ਵਰਖਾ ਹੁੰਦੀ ਹੈ ਉੱਥੇ ਜ਼ਮੀਨ ਵਿੱਚ ਆਮ ਕਰਕੇ ਕਾਫੀ ਪਾਣੀ ਹੁੰਦਾ ਹੈ ਜਿੱਥੇ ਮਾਰੂਥਲ ਦੀ ਵਿੱਚ ਪਾਇਆ ਜਾਂਦਾ ਹੈ।

ਨਹੀਂ ਹੁੰਦੀ, ਉੱਥੇ ਧਰਤੀ ਖੁਸਕ ਹੋ ਜਾਂਦੀ ਹੈ ਰੁੱਖ ਸੁੱਕਣ ਲੱਗਦੇ ਹਨ ਅਤੇ ਜੀਵਾਂ ਲਈ ਖੁਰਾਕ ਤੇ ਪਾਣੀ ਪੀਣ ਦੀ ਸੰਮਤਾ ਘੱਟ ਜਾਂਦੀ ਹੈ। ਪੀਣ ਦੇ ਪਾਣੀ ਦੀ ਕਮੀ ਅਜਿਹੀ ਹੁੰਦੀ ਹੈ ਲੰਬੀਆਂ ਜੜ੍ਹਾਂ ਵਾਲੇ ਦਰੱਖਤਾਂ ਤੇ ਧਰਤੀ ਹੇਠਲੇ ਪਾਣੀ ਨੂੰ ਖਿੱਚ ਕੇ ਆਪਣਾ ਬਚਾਅ ਲੈਂਦੇ ਹਨ, ਪ੍ਰੰਤੂ ਛੋਟੇ ਪੌਦੇ ਪਸੂ ਤੇ ਪੰਛੀ ਮਰਨ ਸ਼ੁਰੂ ਹੋ ਜਾਂਦੇ ਹਨ ਮਨੁੱਖ ਨੇ ਅਜਿਹੀ ਹਾਲਤ ਦਾ ਟਾਕਰਾ ਕਰਨ ਲਈ ਖੂਹ ਪੱਟ ਲਏ ਹਨ ਅਤੇ ਪਾਪ ਲਾ ਲਏ ਹਨ ਹੁਣ ਤਾਂ ਮਨੁੱਖ ਨਦੀ ਦੇ ਪਾਣੀ ਦੀ ਦਿਸਾ ਵੀ ਬਦਲ ਲੈਂਦਾ ਹੈ ਅਤੇ ਉਸਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਉਸਨੂੰ ਉਸਦੀ ਲੌੜ ਹੁੰਦੀ ਹੈ।

ਇਸ ਤੋਂ ਬਿਨਾਂ ਅਸੀਂ ਕੋਈ ਪਸ਼ੂ ਨਹੀਂ ਪਾਲ ਸਕਦੇ ਗੱਲ ਕਿ ਮਨੁੱਖੀ ਜੀਵਨ ਦਾ ਹਰ ਇੱਕ ਪੱਖ ਕਿਸੇ ਨਾ ਕਿਸੇ ਤਰ੍ਹਾਂ ਪਾਣੀ ਨਾਲ ਜੁੜਿਆ ਹੋਇਆ ਹੈ ਇਸੇ ਕਰਕੇ ਭਗਤੀ ਸਮਾਜ ਨੂੰ ਪਾਣੀ ਨੂੰ ਦੇਵਤਾ ਮੰਨ ਕੇ ਪੂਜਾ ਕਰਨੀ ਚਾਹੀਦੀ ਹੈ ਪਾਣੀ ਧਰਤੀ ਉੱਤਲੇ ਜੀਵਨ ਦਾ ਮਨੁੱਖ ਆਧਾਰ ਹੈ। ਵਿਗਿਆਨਾਂ ਦਾ ਕਹਿਣਾ ਹੈ ਕਿ ਧਰਤੀ ਉੱਤੇ ਸਭ ਤੋਂ ਪਹਿਲਾਂ ਜੀਵਨ ਪਾਣੀ ਹੀ ਪੈਦਾ ਹੋਇਆ ਸੀ ਇਸ ਤੋਂ ਪਹਿਲਾਂ ਪੌਦਾ ਵੀ ਪਾਣੀ ਹੀ ਪੈਦਾ ਹੋਏ ਸਨ ਇਸੇ ਪ੍ਰਕਾਰ ਧਰਤੀ ਤੇ ਜੀਵਾਂ ਪੌਦਿਆਂ ਦੀ ਉਪਜ ਹੋ ਜਾਂਦੀ ਹੈ ਆਧਾਰ ਹੀ ਪਾਣੀ ਹੈ ਬਹੁਤ ਜੀਵਾਂ ਦਾ ਉਧਾਰ ਪਾਣੀ ਨਾਲ ਸਮਾਜਿਕ ਜੀਵਾਂ ਬਾਰੇ

ਖੁਰਾਕ ਖੰਡੀ ਹਨ ਓਹੋ ਮਨੁ ਬੋਹਤ ਪ੍ਯਾਰ ਕਰਦੀ ਹਨ ਓਹ ਸ਼ਾਮ ਨੂ ਮੇਰੀ ਨਾਲ ਖੇਡਦੀ ਵੀ ਸਨ ਓਹੋ ਮੇਰੀ ਪਢ਼ਾਈ ਦਾ ਬੋਹਤ ਤ੍ਯ੍ਯਾਂ ਰਖਦੀ ਹਨ ਓਹੋ ਮੇਰੀ ਪਢ਼ਾਈ ਏਚ ਬੋਹਤ ਮਦਦ ਵੀ ਕਰਦੀ ਹਨ ਆਪਾਂ ਨੂੰ ਅਪਣੇ ਪਿਤਾ ਜੀ ਦਾ ਆਦਰ ਕਰਨਾ ਚਾਹਿਦਾ ਹੈ ਅਤੇ ਓਹਨਾ ਦੀ ਹਰ ਗਲ ਨੂੰ ਮਨਣਾ ਚਾਹਿਦਾ ਹੈ ਆਪਾਂ ਨੂੰ ਆਪਣੇ ਵੱਡੀਆਂ ਦਾ ਸਤੀਕਾਰ ਕਰਨਾ ਚਾਹੀਦਾ ਹੈ school ਜਾ college ਜਾ hostel ਅਪਨੇ hostel ਦੀ ਜਿੰਦਗੀ ਅਤੇ ਘਰ ਆਪਸ ਵਿੱਚ ਬੋਹਤ ਫ਼ਰਕ ਹੁੰਦਾ ਹੈ hostel ਦਾ ਜੀਵਨ ਮਨੁਖੀ ਜੀਵਨ ਦਾ ਬੋਹਤ ਖਾਸ ਭਾਗ ਹੁੰਦਾ ਹੈ ਏਹੇ ਓਹੋ ਥਾਂ ਹੁੰਦੀ ਹੈ ਜਿਥੇ ਵਿਦਿਆਰਥੀ ਦੇ ਠੇਹ੍ਰਾਂ ਤੇ ਰਹਨ ਵਿਚ ਪੜਣ ਦਾ ਪ੍ਰਬੰਧ ਹੁੰਦਾ ਹੈ hostel ਦਾ ਜੀਵਨ ਵਿਦਿਆਰਥੀ ਨੂੰ ਬੋਹਤ ਸਾਰੀ ਆਉਂਦਾ ਹੈ hostel ਵਿਚ ਖੁਸ਼ਿਯਾਂ ਭਰੇ ਦਿਨ ਵਿਦਿਆਰਥੀ ਸਾਰਾ ਜੀਵਨ ਨਹੀ ਭੁਲਦਾ ਅਸਲ ਵਿਚ ਅੱਸੀ ਅਪਨੀ ਘਰਾਂ ਵਿਚ ਆਪਣੀ ਪਢ਼ਾਈ ਵਲ ਪੂਰਾ ਧਯਾਨ ਦੇਨਹੀਂ ਸਕਦੇ ਘਰਾਂ ਵਿਚ ਸਾਡੀ ਪਢ਼ਾਈ ਰੁਕਾਵਟਾਂ ਪਾਉਣ ਵਾਲੇ ਬੋਹਤ ਸਾਰੇ ਕਾਰਨ ਮੋਜੂਦ ਰਹਿੰਦੇ ਹਨ ਘਰ ਦੇ ਕੰਮਾ ਕਾਰਾ ਕਾਰਨ ਮੌਜੂਦ ਰਹਿੰਦੇ ਹਨ ਘਰ ਦੇ ਕੰਮਾ ਕਾਰ, ਬੱਚਿਆਂ ਦੇ ਰੋਲਾ ਰ ਰੱਪਾ, ਗਲੀ ਗਵਾਂਡ ਦੇ ਰੇਡੀਓ ਸਾਨੂ ਪੜਨ ਵਿਚ ਦਿੱਕਤ ਪਾਉਂਦੇ ਹਨ ਇਸ ਲਈ ਆਪਾਂ ਨੂ ਹੋਸਟਲ ਵਿਚ ਰਹਨ ਦੀ ਆਗਿਆ ਮਿਲਦੀ ਹੈ ਆਪਾਂ ਨੂੰ hostel ਵਿੱਚ ਰਹ ਕੇ ਆਪਾਂ ਅਪਣੀ ਵਧਿਆ ਪੜਾਈ ਕਰ ਸਕਦੇ ਹਾਂ hostel ਦੇ ਵਿੱਚ ਆਪਾਂ ਅਪਣੇ ਨਵੇਂ ਨਵੇਂ ਮਿੱਤਰ ਵੀ ਬਣਾ ਸਕਦੇ ਹਾਂ ਜੋ ਕਿ ਆਪਾਂ ਨੂੰ ਅਪਨੇ ਲਇ ਬੋਹਤ ਅੱਗੇ ਵਧਨ ਦੀ ਮਦਦ ਕਰ ਦੇਣ ਗੇ hostel ਦੇ ਵਿਚ ਅਹ hostel ਦੇ ਵਿਚ ਰਹ ਕ ਆਪਾ ਆਪਾਂ ਬੋਹਤ ਕੁਝ ਵਧਿਆ ਵਧਿਆ ਵੀ ਸੀਖ ਸਕਦੇ ਹਾਂਨ

ਉਸ ਨੂ ਹਰ ਖੇਤਰ ਏਚ ਸਾਕ਼ਾਲਤਾ ਕੈਪਿਟ ਹੁੰਦੀ ਹੈ ਓਹੋ ਵਾਯਾਕਤੀ ਠੀਕ ਸੰਮੀ ਟੀ ਹਰ ਕਾਮ ਕਰਦਾ ਹੈ ਏਸ ਕਰ ਕ ਅਤੀ ਸੰਮੀ ਉਸ ਦੀ ਸਿਰਫ ਬੇ ਬੰਦੂ ਵਾਦੁ ਨਹੀ ਰਹੰਦਾ ਏਸ ਪ੍ਰਕਾਰ ਸੰਮੇ ਦੀ ਕਦਰ ਕਰਨ ਵਾਲਾ ਵਿਅਕਤੀ ਆਪਣੀ ਜ਼ਿੰਦਗੀ ਏਚ ਬੋਹਤ ਜਾਦਾ ਅੱਗੇ ਵੱਧਦਾ ਹੈ ਆਪਾਂ ਨੂ ਸੰਮੇ ਅਨੁਸਾਰ ਹਰ ਚੀਜ਼ ਕਰਨੀ ਚਾਹੀਦੀ ਹੈ ਤੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਸਮਾਂ ਆਪਣੀ ਜ਼ਿੰਦਗੀ ਦਾ ਇਕ ਮਹਤਵਪੂਰਣ ਹਿੱਸਾ ਹੈ ਮੇਰੇ ਦੇਸ਼ ਦਾ ਨਾਮ ਭਾਰਤ ਹੈ ਇਹ ਦੁਨਿਯਾ ਦਾ ਇਕ ਸਬ ਤੋਅਹਮ ਹਿੱਸਾ ਹੈ ਮਨੁ ਮੇਰੀ ਦੇਸ਼ ਏਚ ਰਹਨਾ ਬੋਹਤ ਪਸੰਦ ਹੈ ਦਿਨ ਨੂ ਸਵੇਰੀ ਉਠ ਕ ਸੈਰ ਟੀ ਜਾਣਾ ਬੋਹਤ ਪਸੰਦ ਹ ਮਨੁ ਪਢ਼ਨਾ ਵ ਬੋਹਤ ਪਸੰਦ ਹੈ ਮੈਂ ਆਪਣਾ ਸਾਡੇ ਛੇ ਵਜੇ tuition ਤੇ ਜਾਨੀਂ ਹਾਂ ਤੇ ਸਾਡੇ ਅਠ ਵਜੇ ਘਰ ਓਨੀ ਹਾਂ ਮੈਂ ਦਿਲ ਲਾ ਕ ਪੜਦੀ ਹਾਂ ਮੈਂ ਸਰਕਾਰੀ ਨੋਕਰੀ ਲੈਣੀ ਹੈ ਮੈਂ ਸਰਕਾਰੀ ਨੋਕਰੀ ਲੈ ਕ ਰਹੁ ਗੀ

ਇਕ਼ਰਾਰ ਦੀ ਪੱਕਾਇ ਕਰਨ ਨੂੰ ਬੋਹਤ ਝੂਠ ਵੀ ਨਹੀਂ ਬੋਲਦਾ ਏਹੀ ਸ਼ਾਮਿਲ ਹੁੰਦਾ ਹੈ ਸੰਮੀ ਦੀ ਕਦਰ ਨਾਲ ਵਿਅਕਤੀ ਕਦੇ ਕਦਰੇ ਕਦੇ ਵੀ ਪਿੱਛੇ ਨਹੀਂ ਰਹ ਸਕਦਾ ਜੇੜਾ ਇਨਸਾਨ ਸੰਮੇ ਦੀ ਕਦਰ ਕਰੂਗਾ ਸਮਾਂ ਓਹਦੀ ਕਦਰ ਕਰੂਗਾ ਏਸ ਲਈ ਆਪਾਂ ਨੂ ਹਰ ਵਕ਼ਤ ਸੰਮੇ ਦੀ ਕਦਰ ਕਰਦੇ ਰਹਨਾ ਚਾਹੀਦਾ ਹੈ ਤੇ ਅਪਨੇ ਅਹਮ ਹਿੱਸੇਆਂ ਨੂੰ ਅਗੇ ਵਧਣ ਦੇਣਾ ਚਾਹੀਦਾ ਹੈ ਅਪ੍ਪਾ ਨੂ ਹਮੇਸ਼ਾ ਪਾਰ੍ਹ੍ਡੀ ਲਿਖਦੀ ਰਹਨਾ ਚਾਹੀ ਦਾ ਹੈ ਅਪ੍ਪਾ ਨੂ ਅਪਨੀ ਪਰਿਵਾਰ ਵਿਚ ਘੁਲ ਮਿਲ ਕ ਰਹਨਾ ਚੀ ਦਾ ਹੈ ਦਿਵਾਲੀ ਦਾ ਤੇਹ੍ਵਰ ਅੱਸੀ ਬੋਹਤ ਖੁਸ਼ਿਯਾਂ ਨਾਲ ਮਾਨ੍ਯ ਅੱਸੀ ਸਬ ਦਿਵਾਲੀ ਵਾਲੀ ਦਿਨ ਨਵੀ ਕਪਰੀ ਪਾ ਟੀ ਸਾਡੀ ਘਰ ਵਿਚ ਮੇਰੀ ਮਾਤਾ ਗ ਬੋਹਤ ਸਰਿਯਾ ਮਿਠਾਇਯਾਂ ਲੀ ਕ ਆਇਯਾਂ ਅੱਸੀ ਓਹ ਮਿਠਾਈ ਨੂ ਬੋਹਤ ਚੰਗੀ ਤਰ੍ਹਾ ਖਯਾ ਪਿਯਾ ਤੇ ਓਨਹਾ ਨੂ ਬੋਹਤ ਸਵਾਦ ਸਵਾਦ ਓਹ੍ਨ੍ਦਾ ਦਾ ਸਵਾਦ ਮੇਹ੍ਸੂਸ ਕੀਤਾ ਅੱਸੀ ਸਬ ਨੀ ਦਿਵਾਲੀ ਵਾਲੀ ਦਿਨ ਅਪਨੀ ਘਰ ਨੂ ਸਜਾਯਾ ਕਚ ਦਿਨ ਪਹਲਾ ਅੱਸੀ ਦਿਵਾਲੀ ਦੀ ਸਫਾਈ ਪਢ਼ੀ ਸੀ ਦਿਵਾਲੀ ਦਾ ਤੇਹ੍ਵਰ ਅੱਸੀ ਬੋਹਤ ਧੂਮ ਧਾਮ ਨਾਲ ਮਾਨ੍ਯ ਸ਼ਾਮੀ ਦਿਵਾਲੀ ਵਾਲੀ ਦਿਨ ਬੋਹਤ ਸਾਰੀ ਪਾਤਕੀ ਵੀ ਚਲਾਏ ਸਾਡੀ ਦਿਵਾਲੀ ਵਾਲੀ ਦਿਨ ਸਾਡੀ ਘਰ ਰਿਸ਼੍ਟੀ ਦਰ ਵੀ ਏ ਮੇਰੀ ਚਾਚੀ ਮੇਰੀ ਭੁਵਾ

ਪਾਪ ਨਾ ਕਰ ਨਾ ਦਰ ਨਾ ਫਿਕਰ ਨਾ ਕਰ ਰਾਮ ਹਰਿ ਹਰਿ ਵਾਲ ਲੀ ਪਾਸ ਹੈ ਬਾਬਾ ਹਰਿ ਸਿਮਰਨ ਕਰ ਕਾਲੀ ਮੇਰੀ ਪਾਸ ਕਾਲੀ ਹਕ਼ ਕੀ ਨਹੀ ਹੈ ਮੇਰੀ ਪਾਸ ਪੀਲੀ ਰਸ੍ਸੀ ਹੈ ਕਾਲੀ ਹਾਕੀ ਕਾਕੇ ਪਾਸ ਹੈ, ਮੇਰੇ ਪਾਸ ਵਾਲੀ ਬਾਬੇ ਹਾਲੀ ਹੈ, ਕਾਕਾ ਪੈਪਰ ਨਾਲ ਕਾਕਾ ਕਾਕਾ ਕਾਰ ਹੈ ਕਾਕਾ ਕਾਕਾ ਘਰ ਸਾਫ਼ ਕਰ ਕਾਕਾ ਘਰ ਸਾਫ਼ ਕਰ ਕੇ ਪੈਰ ਕੰਨ ਨੱਕ ਸਾਫ਼ ਕਰ ਮਟਰ ਹਰੇ ਹਨ ਫਲ ਲਾਲ ਸੀ ਨੀਸਰ ਕਿਸੇ ਨਾਲ ਰਲੈ ਨਹੀ ਸੀ ਸਾਰਾ ਆਰਾਮ ਕਰ ਬਕ ਬਕ ਨਾ ਕਰ

ਸਾਡੇ ਤਿਓਹਾਰ ਪੰਜਾਬ ਵਿਚ ਗੁਰੂ ਪੂਰਬ ਦਾ ਤਿਓਹਾਰ ਵੀ ਮਨਾਇਆ ਜਾਂਦਾ ਹੈ, ਗੁਰੂ ਪੂਰਬ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਸਾਡੇ ਦੇਸ਼ ਵਿਚ ਇਕ ਘੋੜੇਆਂ ਵਾਲਾ ਗੁਰਦਵਾਰਾ ਹੈ ਜਿਸ ਵਿਚ ਸਾਰੀ ਬੋਹਤ ਜਾਦਾ ਜਾਂਦੀ ਹਨ ਟੀ ਓਥੀ ਮਾਥਾ ਟੇਕ ਕ ਏੰਡੀ ਹਨ ਗੁਰੂ ਗੀ ਕੋਲ ਆਪਣੀ ਅਰਦਾਸ ਕਰਦੀ ਹਨ ਟੀ ਗੁਰੂ ਗੀ ਓਹਨਾ ਦੀ ਅਰਦਾਸ ਨੂ ਸੁਨ ਲੇੰਡੀ ਹਨ ਘਰ ਡੀ ਕਮਾ ਕਰਾ ਬਚਯਾ ਦਾ ਰੋਲਾ ਰੱਪਾ ਚਲਦਾ ਰਹੰਦਾ ਹੈ ਘਰ ਡੀ ਵਿਚ ਚੇਹਲ ਪਹਲ ਹੁੰਦੀ ਰਿਹੰਦੀ ਹੈ ਘਰ ਦੇ ਵਿਚ ਸਾਰੇ ਹੀ ਇਧੇਰ ਉਧਰ ਟਹਿਲਦੇ ਫਿਰਦੇ ਰਹਿੰਦੇ ਹਨ ਸਾਰੇ ਹੀ ਸੰਮੇ ਅਨੁਸਾਰ ਆਪਣਾ ਕੰਮਾ ਕਾਰਾਂ ਨੂੰ ਲਗੇ ਰਹਿੰਦੇ ਹਨ ਸਾਰੇ ਹੀ ਅਪਣੇ ਕੰਮਾਂ ਵਿਚ ਰੁਝੇ ਰਹਿੰਦੇ ਹਨ ਤੇ ਅਪਣੇ ਕੰਮਾ ਨੂ ਸਮੇ ਅਨੁਸਾਰ ਕਰ ਲੈਂਦੇ ਹਨ ਸਬ ਨਾਲ ਪਯਾਰ ਨਾਲ ਰਹਨਾ ਚਾਹੀ ਦਾ ਹੈ ਜੇ ਅੱਸੀ ਦੋਜ੍ਯਾ ਨਾਲ ਪਯਾਰ ਨਾਲ ਰਹਾ ਗੀ ਤਾਂ ਦੂਜਾ ਵ ਆਪਾਂ ਨਾਲ ਪਯਾਰ ਹੇ ਰਹੁ ਗਾ

ਅਜ ਤੋ ਕੁਝ ਸੰਯ ਪੇਹ੍ਲਾਂ ਅਪ੍ਪਨ ਨੂ ਬੋਹਤ ਸਾਰੀ ਛੋਟੇ ਛੋਟੇ ਇਕ ਦੋਰੁਪਏ ਮਿਲਦੇ ਸੀ ਤੇ ਆਪਾਂ ਓਹਨਾ ਦੀ ਚੀਜਿ ਲਿਆ ਕੇ ਖਾਂਦੇ ਸੀ ਅਪਣੇ ਅਪਣੇ ਆਪਾਂ ਨੂ ਆਪਣਾ ਪਰਿਵਾਰ ਬੋਹਤ ਪਯਾਰ ਕਰਦਾ ਹੈ ਅਪ੍ਪਾ ਨੂ ਵੀ ਅਪਨੇ ਪਰਿਵਾਰ ਨੂ ਪਯਾਰ ਕਰਨਾ ਚਾਹੀਦਾ ਹੈ। ਅਪ੍ਪਾ ਨੂ ਅਪਨੀ ਆਸ ਪਾਸ ਦੀ ਜਗ੍ਹਾ ਸਾਫ਼ ਸੁਥ੍ਰਿਯਾੰ ਰ੍ਖ੍ਨਿਆ ਚਾਹੀ ਦਿਯਾ ਹਨ। ਸਾਫ਼ ਸੁਥ੍ਰਿਯਾਂ ਜਗ੍ਹਾ ਡੀ ਰਹਨਾ ਚਾਹੀਦਾ ਟੀ ਬੇਮਾਰੀ ਤੋ ਬਚਨਾ ਚਾਹੀਦਾ ਹੈ। ਬੀਮਾਰ ਹੋਵਣ ਨਾਲ ਆਪਾਂ ਨੂੰ ਬੋਹਤ ਸਾਰੀ ਨੁਕ਼ਸਾਨ ਹੁੰਦੇ ਹਨ, ਆਪਣੀ ਪਢ਼ਾਈ ਵੀ ਛੁੱਟ ਜਾਂਦੀ ਹੈ ਤੇ ਆਪਣੇ ਪੈਸੇ ਵੀ ਖਰਚ ਹੋ ਜਾਂਦੇ ਹਨ, ਇਸੇ ਲੀਯੇ ਆਪਾਂ ਨੂੰ ਆਪਣੀ ਜਗਹਾਂ ਨੂੰ ਸਾਫ਼ ਸੁਥਰਾ ਰਖਣਾ ਚਾਹੀਦਾ ਹੈ ਤੇ ਸਾਫ਼ ਕਪੜੇ ਪਾਉਣੇ ਚਾਹੀਦੇ ਹਨ

ਆਪਾਂ ਨੂੰ ਹਰ ਵਕ਼ਤ ਆਪਣੀ ਜਿਦ ਨੀ ਪੁਘਾਨੀ ਨਹੀਂ ਚਾਹੀਦੀ ਕਦੇ ਕਦੇ ਆਪਾਂ ਨੂੰ ਘਰ ਦਿਯਾ ਦੀ ਵੀ ਸੁਨ ਲੇਨੀ ਚਾਹੀਦੀ ਹੈ ਪਰ ਕਦੇ ਕਦੇ ਆਪਣੀ ਵੀ ਮਨਮਾਨੀ ਚਾਹੀਦੀ ਹੈ ਪਰ ਜੇ ਕਦੀ ਕਦੀ ਆਪਣੀ ਨਾ ਪੁਗ੍ਯ ਟੀ ਸਾਨੂ ਘਰ ਵਾਲੀਆ ਦੀ ਵੀ ਸੁਨ ਲੇਨੀ ਚਾਹੀ ਦੀ ਹੈ ਆਪਾਂ ਨੂੰ ਹਰ ਵਕ਼ਤ ਆਪਣੇ ਵੱਡੀਆਂ ਦੇ ਨਾਲ ਚਲਨਾ ਚਾਹੀਦਾ ਹੈ ਆਪਾਂ ਨੂੰ ਖੇਡਣ ਲਈ ਵੀ ਜਾਣਾ ਚਾਹੀਦਾ ਹੈ ਤਾਕੀ ਆਪਣੀ ਸੇਹਤ ਬਣੀ ਰਹੇ ਜੇ ਆਪਾਂ ਖੇਡਾਂਗੇ ਕੂਦਾ ਗੇ ਤਾਂ ਆਪਣੀ ਸੇਹਤ ਚੰਗੀ ਰਹੇਗੀ ਆਪਾਂ ਨੂੰ ਦਿਨ ਵਿਚ ਫਲ fruit ਵੀ ਖਾਣੇ ਚਾਹੀਦੇ ਹਨ ਓਹਦੇ ਨਾਲ ਵੀ ਆਪਣੀ ਸੇਹਤ ਬੋਹਤ ਚੰਗੀ ਰਿਹੰਦੀ ਹੈ ਆਪਾਂ ਨੂੰ ਦੂਧ ਵੀ ਪੀਣਾ ਚਾਹੀਦਾ ਹੈ

ਸਮੇ ਅਨੁਸਾਰ ਮੇਰੀ ਸਾਰੀ ਗੱਲਾਂ ਜੇ ਤੁਹਾਨੂ ਸਮਜ ਲਾਗ ਗਿਯਾਂ ਹਨ ਤਾਂ ਮੇਂ ਤੁਹਾਡਾ ਬੋਹਤ ਧੰਨਵਾਦ ਕਰਦੀ ਹਾਂ। ਕਿਰਪਾ ਕਰ ਕ ਤੁਸੀਂ ਮੇਰੀ ਏਸ recording ਨੂ ਧਿਆਨ ਨਾਲ ਸੁਨਯੋ ਟੀ ਮੇਰੀ ਗੱਲਾਂ ਨੂ ਵੱਜੋ ਪੁਰ ਵਾਕ਼ਾਤ ਸਮਜ ਲਿਯੋ ਤੰਨ ਵੱਡ ਤੂੜ ਸਿੰਘ ਦੀ ਰਚਨਾ ਹੈ। ਇਸ ਵਿੱਚ ਮੈਂ ਗੌਤਮ ਬੁੱਧ ਦੇ ਜੀਵਨ ਬਾਰੇ ਬਹੁਮੁੱਖੀ ਜਾਣਕਾਰੀ ਦਿੰਦੀ ਹਾਂ। ਜੋ ਕਿ ਇਸ ਪ੍ਰਕਾਰ ਹੈ। ਬੁੱਧ ਮੱਤ ਵਾਲਿਆਂ ਦਾ ਸਿਧਾਂਤ ਹੈ ਕਿ ਯੁੱਗੋ ਯੁੱਗ ਕੋਈ ਪੂਰਨ ਬੁੱਧੀ ਵਾਲੀ ਆਤਮਾ ਸੰਸਾਰ ਭਰ ਦੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਪ੍ਰਗਟ ਕਰਦੀ ਹੈ। ਸਮਾਂ ਬੀਤਣ ਨਾਲ ਲੋਕ ਉਸ ਮਹਾਨ ਆਤਮਾ ਦੇ ਦੱਸੇ ਹੋਏ ਧਰਮ ਨੂੰ ਭੁੱਲ ਜਾਂਦੇ ਹਨ। ਫੇਰ ਕੋਈ ਮਹਾਨ ਆਤਮਾ ਪ੍ਰਗਟ ਹੋ ਕੇ ਸੰਸਾਰ ਨੂੰ ਬੁੱਧ ਧਰਮ ਦਾ ਉੇਪਦੇਸ਼ ਦਿੰਦੀ ਹੈ। ਬ੍ਰਾਹਮੀਣ ਮੱਤ ਦੀ ਮਹਾਨ ਧਰਮ ਪੁਸਤਕ

ਉਸਨੂੰ ਹੀ ਅਸੀਂ ਗੌਤਮ ਬੁੱਧ ਕਹਿੰਦੇ ਹਾਂ। ਗੌਤਮ ਬੁੱਧ ਦੀ ਕਥਾ ਮੈਂ ਇਸ ਪ੍ਰਕਾਰ ਦੱਸਦੀ ਹਾਂ। ਈਸਾ ਤੋਂ ਕੋਈ ਛੇ ਸਦੀਆਂ ਪਹਿਲਾਂ ਨੇਪਾਲ ਦੀ ਤਰਾਈ ਵਿੱਚ

ਪੰਜ ਸੌ ਤਰੇਂਹਠ ਸਾਲ ਪਹਿਲਾਂ ਸਿਧਾਰਥ ਜੀ ਦਾ ਜਨਮ ਹੋਇਆ ਸੀ। ਗੌਤਮ ਉਸ ਰਾਜ ਘਰਾਨੇ ਦਾ ਹੀ ਪਿੱਤਰੀ ਨਾਂ ਸੀ। ਇਸੀ ਕਰਕੇ ਉਸਦਾ ਨਾਮ ਸਿਧਾਰਥ ਗੌਤਮ ਪ੍ਰਸਿੱਧ ਹੋਇਆ। ਸਮਾਂ ਪਾ ਕੇ ਜਦੋਂ ਉਸਨੂੰ ਅਲੋਪ ਬੁੱਧੀ ਦੀ ਪ੍ਰਾਪਤੀ ਹੋਈ ਤਾਂ ਉਹ ਗੌਤਮ ਬੁੱਧ ਦੇ ਨਾ ਦੇ ਨਾਲ ਪ੍ਰਸਿੱਧ ਜਾਣੇ ਗਏ। ਵੀਹ ਸਾਲਾਂ ਦੀ ਉਮਰਾਂ ਦੇ ਵਿੱਚ ਹੀ ਉਹਨਾ ਦਾ ਵਿਆਹ ਇੱਕ ਕੁਮਾਰੀ ਯਸ਼ੋਧਰਾ ਨਾਲ ਹੋ ਗਿਆ। ਇਹਨਾ ਦਿਨਾਂ ਵਿੱਚ ਹੀ ਸਿਧਾਰਥ ਦੇ ਮਾਨਸਿਕ ਜੀਵਨ ਵਿੱਚ ਬਹੁਤ ਭਾਰੀ ਪਰਿਵਰਤਨ ਆਇਆ। ਉਸਨੇ ਆਪਣੇ ਪਹਿਲਨੁਮਾ ਚੰਨ ਵਿੱਚ ਰੱਬ ਉੱਤੋਂ ਕਪਿਲਵਸਤੂ ਦੀ ਗਲੀਆਂ ਵਿੱਚੋਂ ਲੰਘਦੀਆਂ ਪਹਿਲੀ ਵਾਰ ਕਮਜ਼ੋਰ ਸਰੀਰ ਵਾਲੇ ਬੁੱਢੇ ਇੱਕ ਅਸਹਾਏ ਰੋਗ ਦੇ ਸ਼ਿਕਾਰ ਮਨੁੱਖ ਅਤੇ ਇੱਕ ਦਿਨ ਮੁਰਦੇ ਨੂੰ ਦੇਖ ਕੇ ਚੰਨ ਤੋਂ ਇਹ ਜਾਣ ਕੇ ਕਿ ਹਰ ਇੱੱਕ ਮਨੁੱਖ ਨੂੰ ਬਿਰਧ ਅਵਸਥਾ ਦੇ ਵਿੱਚ ਰੋਗ ਅਤੇ ਮੌਤ ਦੀ ਅਵਸ਼ਥਾ ਵਿੱਚੋ ਗੁਜ਼ਰਨਾ ਪੈਣਾ ਹੈ। ਉਸਦਾ ਮਨ ਦੁਨੀਆ ਤੋਂ ਉਪਰਾਮ ਹੋ ਗਿਆ। ਫੇਰ ਇੱਕ ਦਿਨ ਸਿਧਾਰਥ ਨੂੰ ਚੰਨ ਤੋਂ ਸਾਧੂ ਸੰਬੰਧੀ ਪਤਾ ਲੱਗਾ ਕਿ ਉਹ ਘਰ ਬਾਰ ਸਾਕ ਸੰਬੰਧੀ ਅਤੇ ਸਰੀਰ ਅਤੇ ਸੁੱਖ ਤਿਆਗ ਹੋ ਕੇ ਉਹਨਾ ਦਾ ਤਪ ਕਰਦਾ ਜੰਗਲਾਂ ਦੇ ਵਿੱਚ ਚਲਾ ਜਾਂਦਾ ਹੈ। ਫੇਰ ਉਸਨੂੰ ਸਦੀਵੀ ਆਂਨੰਦ ਪ੍ਰਾਪਤ ਹੋ ਜਾਏਗਾ। ਇਹ ਸੁਣ ਕੇ ਸਿਧਾਰਥ ਨੂੰੰ ਵੀ ਅਨੁਭਵ ਹੋਇਆ ਕਿ ਸਦੀਵੀ ਆਨੰਦ ਅਤੇ ਮੁਕਤੀ ਦੀ ਪ੍ਰਾਪਤੀ ਹੀ ਜੀਵਨ ਦਾ ਮੁੱਖ ਮਨੋਰਥ ਹੈ। ਜਦੋੋਂ ਗੌਤਮ ਬੁੱਧ ਬਾਹਰ ਸ਼ਾਹੀ ਬਾਗ ਵਿੱਚ ਬੈਠਾ ਸੀ ਤਾਂ ਉਸਨੂੰ ਉਸਦੇ ਘਰ ਪੁੱਤਰ ਦੇ ਜਨਮ ਦੀ ਖਬਰ ਮਿਲੀ। ਤਾਂ ਫਿਰ ਉਸਨੂੰ ਲੱਗਾ ਕਿ ਉਸਨੂੰ ਨਵਾਂ ਬੰਧਨ ਪੈ ਗਿਆ ਹੈ। ਜਦੋਂ ਉਹ ਘਰ ਵੱਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਜਸ਼ਨ ਮਨਾਏ ਜਾ ਰਹੇ ਸਨ। ਇੱਕ ਸੁੰਦਰੀ ਨੇ ਗੀਤ ਗਾਇਆ। ਜਿਸ ਤੋਂ ਸਿਧਾਰਥ ਨੇ ਇਹ ਭਾਵ ਲਿਆ ਕਿ ਸਰਬ ਸੁੱਖ ਅਤੇ ਸਦੀਵ ਆਨੰਦ ਮੁਕਤੀ ਦੁਆਰਾ ਹੀ ਪ੍ਰਾਪਤ ਹੋ ਸਕਦੇ ਹਨ। ਸਿਧਾਰਥ ਨੇ ਆਪਣੀ ਗਲ ਵਿੱਚੋਂ ਮੋਤੀਆਂ ਦੀ ਮਾਲਾ ਲਾਹ ਕੇ ਉਸ ਸੁੰਦਰੀ ਨੂੰ ਬਖਸ਼ੀਸ਼ ਦੇ ਦਿੱਤੀ। ਸ਼ਾਹੀ ਮਹਿਲਾਂ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਪਰ ਅੱਧੀ ਰਾਤ ਵੇਲੇ ਜਦੋਂ ਸਾਰੇ ਸੌ ਗਏ, ਤਾਂ ਸਿਧਾਰਥ ਯਸੋਧਰਾ ਅਤੇ ਨਵੇਂ ਜੰਮੇ ਬਾਲਕ ਦੇ ਕਮਰੇ ਵਿੱਚ ਗਿਆ ਅਤੇ ਉਹ ਇਹਨਾ ਨੂੰ ਘੂਕ ਸੁੱਤਿਆਂ ਛੱਡ ਕੇ ਆਪਣੇ ਪਹਿਲੂਏਂ ਰਾਹੀਂ ਆਪਣੇ ਪਿਆਰੇ ਘੋੜੇ ਓਬਕ ਨੂੰ ਮੰਗਾ ਕੇ ਮਹਿਲਾਂ ਦੇ ਪਿਛਲੇ ਦਰਵਾਜ਼ੇ ਤੋਂ ਕਪਲਵਸਤੂ ਤੋਂ ਬਾਹਰ ਨਿਕਲ ਗਿਆ। ਸਿਧਾਰਥ ਨੇ ਇਹ ਮਹਾਂ-ਤਿਆਗ ਹਾੜ੍ਹ ਮਹੀਨੇ ਦੀ ਪੂਰਨਮਾਸੀ ਦੀ ਰਾਤ ਨੂੰ ਕੀਤਾ। ਜਦੋਂ ਇਸਦੀ ਉਮਰ ਤੀਹ ਸਾਲਾਂ ਦੀ ਸੀ। ਅਨੋਮਾ ਨਦੀ ਦੇ ਕੰਢੇ ਪਹੁੰਚ ਕੇ ਸਿਧਾਰਥ ਨੇ ਸਾਰੇ ਗਹਿਣੇ ਅਤੇ ਘੋੜਾ ਚੰਨ ਨੂੰ ਸੌਂਪ ਦਿੱਤਾ ਅਤੇ ਆਪਣੇ ਵਾਲ ਕਟਾ ਲਏ। ਉਸਨੂੰ ਉਸਨੇ ਚੰਨ ਨੂੰ ਕਿਹਾ ਕਿ ਉਹ ਕਪਲਵਸਤੂ ਵਿੱਚ ਉਸਦੇ ਤਿਆਗ ਅਤੇ ਸਾਧੂ ਬਣਨ ਦਾ ਪਤਾ ਦੇ ਦੇਵੇ। ਚੰਨ ਦੇ ਜਾਣ ਮਗਰੋਂ ਸਿਧਾਰਥ ਨੇ ਆਪਣੀ ਸ਼ਾਹੀ ਬਸਤਰ ਇੱਕ ਮੰਗਤੇ ਨੂੰ ਦੇ ਦਿੱਤੇ। ਆਪ ਪਾਟੀ ਹੋਈ ਗੋਦਰੀ ਪਹਿਨ ਲਈ। ਮਗਰੋਂ ਅਨੋਮਾ ਨਦੀ ਨੇ ਇਸ ਸਥਾਨ ਉੱਤੇ ਮਹਾਰਾਜਾ ਅਸ਼ੋਕ ਨੇ ਇਸ ਯਾਦਗਾਰੀ ਸਰੂਪ ਬਣਵਾਇਆ। ਜਿਸ ਦੇ ਨਿਸ਼ਾਨ ਹਲੇ ਵੀ ਮੌਜੂਦ ਹਨ। ਇਸ ਥਾਂ ਦੇ ਨੇੜੇ ਸਿਧਾਰਥ ਨੇ ਸੱਤ ਦਿਨ ਅੰਬਾਂ ਦੀ ਇੱਕ ਝਿੜੀ ਜਿਹੀ ਚੱਕਤੀ। ਇਸਦੀ ਗੌਤਮ ਦੀ ਇਹ ਵੀ ਗੌਤਮ ਦੀ ਯਾਦਗਾਰੀ ਸਥਾਨ ਹੈ। ਇੱਥੋ ਗੌਤਮ ਰਾਜ ਗ੍ਰਹਿ ਨਗਰ ਵਿੱਚ ਪਹੁੰਚੇ। ਜੋ ਉਸ ਸਮੇਂ ਮਗਧ ਦੇਸ਼ ਦੇ ਮਹਾਂਬਲੀ ਰਾਜਾ

ਰਾਜਗ੍ਰਹਿ ਨਗਰ ਦੇ ਨੇੜੇ ਹੀ ਗੌਤਮ ਇੱਕ ਪਹਾੜ ਦੀ ਗੁਫਾ ਦੇ ਵਿੱਚ ਰਹਿੰਦਾ। ਉੱਥੇ ਹੀ ਉਹਨੇ ਵਿਦਵਾਨ ਬ੍ਰਾਹਮਣ ਅਲਾਰ ਕਲੰਕ ਦਾ ਸ਼ਿਸ਼ ਬਣਾ ਬਣ ਗਿਆ।

ਉਸਦੀ ਸ਼ੰਕਾ ਨਿਵਾਰਤ ਨਾ ਹੋਈ। ਹੁਣ ਗੌਤਮ ਵਿੱਦਿਆ ਦੇ ਲਈ ਪਹਾੜੀ ਦੀ ਉੱਤਰੀ ਨੁੱਕਰ ਵਿੱਚ ਉਰੇਵਲ ਨਾਮੀ ਵਣ ਵਿੱਚ ਪਹੁੰਚਿਆ। ਜਿੱਥੇ ਸਵੱਛ ਅਤੇ ਸ਼ੀਤਲ ਜਲ ਦੀ ਇੱਕ

ਜਿਸ ਵਿੱਚ ਉਸਦੀ ਤਪੱਸਿਆ ਕੀਤੀ। ਫਿਰ ਉਸਦੀ ਕੀਰਤੀ ਦੂਰ ਦੂਰ ਤੱਕ ਚਲੀ ਗਈ। ਉਸਦਾ ਸਰੀਰ ਬਹੁਤ ਕਮਜ਼ੋਰ ਹੋਣ ਲੱਗ ਪਿਆ। ਉਹ ਬੇਹੋਸ਼ ਹੋ ਕੇ ਡਿੱਗਣ ਲੱਗ ਪਿਆ। ਉਸ ਕੋਲੋ ਬੈਠੇ ਸ਼ਿਸ਼ ਸੋਚ ਰਹੇ ਸਨ ਦੇ ਵੱਲ ਵਜੋਂ ਰਿੱਧੀਆ ਸਿੱਧੀਆਂ ਪ੍ਰਾਪਤ ਹੋਣਗੀਆਂ, ਇਸ ਸਮੇਂ ਨੇੜਿਉਂ ਲੰਘਦੇ ਨ੍ਰਿਤਕਾਰਾਂ ਅਤੇ ਸੰਗੀਤ ਤੇ ਗੀਤ ਦੇ ਬੋਲਾਂ ਨਾਲ ਗੌਤਮ ਦੀ ਹੋਸ਼ ਪਰਤ ਆਈ। ਗੌਤਮ ਨੂੰ ਨਾਚੀ ਕੁੜੀ ਦਾ ਇਹ ਕਥਨ ਠੀਕ ਜਾਪਿਆ ਕਿ ਤਾਰਾਂ ਨੂੰ ਬਹੁਤ ਖਿੱਚੀਏ ਤਾਂ ਟੁੱਟ ਜਾਂਦੀਆਂ ਹਨ ਅਤੇ ਢਿੱਲਾ ਛੱਡੀਏ ਤਾਂ ਸੰਗੀਤ ਨਹੀਂ ਕੱਢਦੀਆਂ। ਇਸਨੂੰ ਸੂਤ ਸਿਰ ਕੱਸ ਕੇ ਰੱਖੀਏ ਤਾਂ ਹੀ ਇਹਨਾ ਵਿੱਚ ਸ਼ੁੱਧ ਸੁਰ ਨਿਕਲਦਾ ਹੈ। ਗੌਤਮ ਇਹ ਵਿਚਾਰ ਕਰਕੇ ਉੱਠਿਆ ਅਤੇ ਉਸਨੇ ਪਿੱਪਲ ਦੇ ਰੁੱਖ ਦੀਆਂ ਪੱਕੀਆਂ ਗੱਲਾਂ ਤੋੜ ਕੇ ਖਾਧੀਆਂ। ਗੌਤਮ ਦੇ ਚੇਲਿਆਂ ਨੇ ਉਸਨੂੰ ਇਸ ਤਰ੍ਹਾਂ ਵਰਤ ਤੋੜਦਿਆਂ ਦੇਖ ਕੇ ਕਿਹਾ ਕਿ ਹੁਣ ਉਹ ਤਪੱਸਵੀ ਦੀ ਪਦਵੀ ਤੋਂ ਪੜਿਤ ਹੋ ਗਿਆ ਹੈ। ਇਹ ਸੋਚ ਕੇ ਉਹ ਗੌਤਮ ਨੂੰ ਛੱਡ ਕੇ ਬਨਾਰਸ ਵੱਲ ਚਲੇ ਗਏ। ਜਿਸ ਦਿਨ ਇਹ ਘਟਨਾ ਵਾਪਰੀ, ਬੌਧੀਆਂ ਦੀ ਸਮਿਰਤੀ ਵਿੱਚ ਪਿਛਲੀ ਪੌੜੀ ਤੇ ਸੌ ਵਰ੍ਹਿਆਂ ਵਿੱਚ ਇੱਕ ਮਹਾਨ ਅਤੇ ਗੌਰਵਮਈ ਦਿਨ ਗਿਣਿਆ ਜਾਂਦਾ ਹੈ। ਇਸੇ ਦਿਨ ਬੁੱਧ ਨੂੰ ਪੂਰਨ ਗਿਆਨ ਅਤੇ ਅਲੋਪ ਬੁੱਧੀ ਦਾ ਪ੍ਰਕਾਸ਼ ਹੋਇਆ। ਇਸੀ ਦਿਨ ਨੂੰ ਸਾਰੇ ਅਸੀਂ ਬੋਧੀ ਸੰਸਾਰ ਵਿੱਚ ਵੀ ਤ੍ਰੀਹਵਸਵੀ ਕਰਕੇ ਮਨਾਇਆ ਜਾਂਦਾ ਹੈ। ਇਹ ਸਾਲ ਦਾ ਉਹ ਦਿਨ ਹੈ ਜਿਸ ਦਿਨ ਗੌਤਮ ਜੀ ਦਾ ਜਨਮ ਹੋਇਆ ਸੀ। ਮਗਰੋਂ ਉਹ ਆਪਣਾ ਸਰੀਰ ਵੀ ਇਸੀ ਦਿਨ ਹੀ ਤਿਆਗ ਕੇ ਉਸਨੇ ਮਹਾਂਨਿਵਾਰਣ ਨੂੰ ਪ੍ਰਾਪਤ ਕੀਤਾ ਸੀ। ਇਹ ਵਿਸਾਖ ਦੀ ਪੂਰਨਮਾਸੀ ਦਾ ਦਿਨ ਸੀ। ਉਰੇਵਲ ਦੀ ਕੁਟੀਆਂ ਵਿੱਚੋਂ ਨਿਕਲ ਕੇ ਗੌਤਮ ਨਿਰੰਜਨ ਨਦੀ ਕੰਢੇ ਇੱਕ ਪਿੱਪਲ ਦੇ ਦਰੱਖਤ ਹੇਠਾ ਆ ਬੈਠੇ, ਇਸ ਬ੍ਰਿਛ ਹੇਠਾਂ ਗੌਤਮ ਨੂੰ ਅਲੋਪ ਬੁੱਧੀ ਦਾ ਬਹੁਤ ਸਾਰਾ ਪ੍ਰਕਾਸ਼ ਹੋਇਆ। ਇੱਥੇ ਹੀ ਹੁਣ ਜਗਤ ਪ੍ਰਸਿੱਧ ਬੋਧ ਗਿਆ ਮੰਦਿਰ ਹੈ। ਗੌਤਮ ਹਜੇ ਇਹ ਦਰੱਖਤ ਹੇਠਾਂ ਆ ਕੇ ਬੈਠਾ ਹੀ ਸੀ ਕਿ ਇੱਕ ਧੰਨਵਾਨ ਗਵਾਲੇ ਦੀ ਪਤਨੀ ਸੁਜਾਤਾ ਆਪਣੇ ਪਲੇਰੀ ਦੇ ਪੁੱਤਰ ਦੀ ਜਨਮ ਦੀ ਖੁਸ਼ੀ ਵਿੱਚ

ਉਸਨੂੰ ਖੀਰ ਭੇਂਟ ਕਰ ਦਿੱਤੀ। ਖੀਰ ਖਾ ਕੇ ਉਸਦੇ ਸਰੀਰ ਵਿੱਚ ਤਾਕਤ ਆ ਗਈ। ਉਸਨੇ ਪ੍ਰਤੀਕਿਰਿਆ ਕੀਤੀ ਅਤੇ ਉੱਥੋਂ ਉੱਥੇ ਵੀ ਉਸਨੇ ਉਦੋਂ ਤੱਕ ਹੀ

ਇਸ ਸਮੇਂ ਅਸੁਰੀ ਸ਼ਕਤੀਆਂ ਦੇ ਪ੍ਰਤੀਨਿਧ ਮਾਣਾਂ ਨੂੰ ਮੁਸਮੀ ਲਾਲਚ ਦੇ ਕੇ ਉਸਦੇ ਇਰਾਦੇ ਤੋਂ ਡੇਗਣਾ ਚਾਹਿਆ । ਪਰ ਉਹ ਦ੍ਰਿੜ ਰਿਹਾ। ਰਾਜ ਦੇ ਤੀ ਰਾਤ ਦੇ ਤੀਸਰੇ ਪਹਿਰ ਗੌਤਮ ਦੀ ਬੁੱਧੀ ਪ੍ਰਕਾਸ਼ ਹੋ ਗਈ। ਉਸਨੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ। ਉਸਨੂੰ ਜਨਮ ਮਰਨ ਦੇ ਦੁੱਖ ਦਾ ਕਾਰਨ ਦਾ ਪਤਾ ਲੱਗਾ। ਅਤੇ ਉਹ ਜਾਣ ਲੱਗਾ ਕਿ ਇਸ ਤਰ੍ਹਾਂ ਆਵਾਮ